ਅਗਰ ਅਸੀਂ left ਸੋਂਦੇ ਆਂ ਤਾਂ ਸਾਡੇ stomach ਜਿਹੜਾ ਹੈ ਉਹ ਬਿਲਕੁਲ ਉਹਦਾ structure ਜਿਹੜਾ ਹੈ ਉਹ ਬਿਲਕੁਲ ਠੀਕ ਰਿਹੰਦਾ

ਏ basic ਚੀਜ਼ਾਂ ਦੀ knowledge ਆਂ ਬੱਚਿਆਂ ਨੂੰ ਦੇਣਾ

ਜਿਹੜਾ ਹੈ ਪਾਣੀ ਦੀ ਕਮੀ ਸਾਡੇ ਸ਼ਰੀਰ ਦੇ ਵਿੱਚ ਪਾਣੀ ਪਾਣੀ ਦੀ ਕਮੀ ਆ ਜਾਂਦੀ ਹੈ ਕਿਉਂ ਕਮੀ ਆਉਂਦੀ ਹੈ ਅੱਜ ਦੇ ਟੇਮ ਦੇ ਵਿੱਚ busy schedule ਹੈ ਹਰ ਬਣਦੇ ਕੋਲ ਜਿਆਦਾ ਕੰਮ ਹੈ ਕਿਉਂਕਿ ਪਾਣੀ ਪੀਣ ਦਾ ਸਮਾ ਨੀ ਹੈ ਯਾਦ ਭੁਲ ਗਿਆ ਜੋ ਵੀ ਹੈ

ਪਾਣੀ ਦੀ ਕਮੀ ਸਾਰੀਆਂ ਸਾਡੇ ਸ਼ਰੀਰ ਦੇ ਵਿੱਚ ਕਮੀਆਂ ਆ ਰਹੀਆਂ

time to time ਪੀਨਾ ਚਾਹਿਦਾ ਹੈ ਜਿਹਦੇ ਨਾਲ ਸਾਡੀ body ਜਿਹੜੀ ਹੈ

ਹਾਂਜੀ mam ਇਹ ਬ actually ਪਤਾ ਹੀ ਨਹੀਂ parents ਨੂੰ ਵੀ ਨਹੀਂ ਪਤਾ ਬਹੁਤ ਵਰੀ parents ਆਵਦੇ ਕੀ ਅਸੀਂ ਆ ਬੱਚੇ ਕਿੰਨੇ ਗਿਲਾਸ ਪਾਣੀ ਪਿੰਦਾ ਕਿਹੰਦੇ ਸਾਨੂੰ ਆਵਦਾ ਹੀ ਨਹੀਂ ਪਤਾ ਕੀ ਅਸੀਂ ਕਿੰਨੇ ਗਿਲਾਸ ਪਾਣੀ ਪੀਨੇ ਆ ਕਦੇ ਪੀ ਜਿਏ ਤਾਂ ਜਿਆਦਾ ਤੀਹ ਲਗੀ ਤਾਂ ਅਸੀਂ ਦੱਸ ਗਿਲਾਸ ਵੀ ਪੀ ਜਾਣੇ ਆ ਨਾ ਲੱਗੀ ਤਾਂ ਕਿਹੰਦੇ ਦਿਨ ਚ ਕਿਹੰਦੇ ਦੋ ਦੋ ਗਿਲਾਸ

ਇਸ ਚੀਜ ਉਹਨਾਂ ਨੂੰ ਪਤਾ ਹੀ ਨਹੀਂ but ਉਹ ਕੀ ਉਹ camel ਥੋੜੀ ਹਾਂ ਕੀ ਜਿਹੜਾ restore ਕਰਦਾ ਤਾਂ ਉਹੀ ਉਹੀ dehydration

ਗਰਮੀਆਂ ਦੇ ਵਿੱਚ ਬੱਚੇ school ਦੇ ਵਿੱਚ ਡੀਗਦੇ ਕਿਉਂ ਹੈਂ

dehydration ਹੋ ਜਾਂਦੀ ਹੈ body ਦੇ ਵਿੱਚ

ਕਰਕੇ ਬੜੀ problems ਆਉਂਦੀ ਏ ਬੱਚਿਆਂ ਨੂੰ ਸਮਝਾਣਾ ਤੇ ਉਹਨਾਂ ਦੇ

ਹਾਜੀ ਆਪਣੇ ਟੇਮ time ਤੇ ਕਿਥੇ ਆਪਾਂ ਨੂੰ ਪਤਾ ਹੁੰਦਾ ਸੀ ਗਬ੍ਰਾਹੱਟ ਕੀ ਹੁੰਦੀ ਹੈ or ਅੱਜ ਕੱਲ

feel ਕਰ ਰਿਹਾ ਹਾਂ mam ਮੈਨੂੰ

ਮੈਂ concentrate ਕੀ ਕਰ actually ਉਹਨਾਂ ਕੋਲ task ਬਹੁਤ ਹੋ ਗਿਆ

ਕੀ ਹੁੰਦਾ ਸੀ ਤੁਸੀਂ study ਕਰਨੀ ਆ ਤੁਸੀਂ ਖੇਲਣਾ ਕਿਉਂਕਿ outdoor games ਦੇ ਨਾਲ ਬੱਚੇ ਦੀ body activate ਰਿਹੰਦੀ ਸੀ ਹੁਣ ਉਹ games ਤਾਂ ਉਸ time ਤੋਂ ਪਰੇ ਹੋ ਗਿਆਂ ਹਨਾ ਜਿਸ ਕਰਕੇ body

hormones ਵੀ affect ਕਰਦੇ ਹੀ ਕਰਦੇ ਆ ਕਿਉਂਕਿ body activity finish ਹੋ ਗਾਈ ਆ ਬੈਠ ਬੈਠ ਕੇ ਮੋਟਾਪਾ ਚੜੀ ਜਾ ਰਿਹਾ ਹਨਾ

ਨੀ ਹੋ ਰਿਹਾ ਉਹ ਜਿਸ ਕਰਕੇ ਆਪਣੇ uterus proper work ਨਹੀਂ ਕਰਦੇ

ਇਹਨਾਂ ਚੀਜ਼ਾਂ ਦਾ ਬਹੁਤ ਜਿਆਦਾ heart ਤੇ pressure ਪੈ ਰਿਹਾ

ਬਿਲਕੁਲ ਪਹਿਲਾਂ ਆ ਆਪਣੇ parents ਆਪਾਂ ਨੂੰ ਬਣਾ ਕੇ ਦਿੰਦੇ ਸੀ ਗੁੰ ਗੁੰਦ ਦੀਆਂ ਪਿੰਨੀਆਂ ਜਾਂ

ਆਪਣੇ ਮਖਾਣੇ ਵਗੇਰੇ ਦਿੰਦੇ ਸੀ ਹੁਣ ਅੱਜ ਕੱਲ ਬੱਚੇ ਸਿਰਫ chips ਖਾ ਰਹੇ ਹੈ ਉਹੀ artificial ਆਂ ਮਤਲਬ ਕੀ ਚੀਜ਼ਾਂ ਖਾ ਰਹੇ ਹੈ junk food ਖਾ ਰਹੇ ਹੈ ਉਹਨੂੰ ਉਹਨਾਂ ਦਾ effect of course body ਦੇ hormones ਤੇ ਤਾਂ ਪੈਦਾ ਹੀ ਹੈ

spicy ਚੀਜ਼ਾਂ ਜਾਂ ਮੀਠੇ ਦੀ ਆਦਤ ਪਾਓ ਗੇ ਹਨਾ ਮੀਠਾ ਕੀ ਕਰਦਾ

ਉਹ sugar ਦੀ ਬੀਮਾਰੀ create ਕਰ ਦਿੰਦਾ ਫੇਰ ਫਿਰ ਸਾਨੂੰ insulin artificial ਲੇਣੀ ਪੇਂਦੀ ਹੈ

ਚਾਲੀ ਸਾਲ ਚ ਹੀ ਹੋਗੀ ਤੀਹ ਸਾਲ ਦੀ ਹੋਗੀ ਉਹ ਕਿਉਂ ਹੋ ਜਾਂਦੀ ਕਿਉਂਕਿ ਉਸ time ਚ

ਜਾਂ ਆਪਾਂ ਨੂੰ illogically gynae gynae ਆਪਾਂ ਨੂੰ concerned ਕਰਦੀ ਏ ਕੀ ਜਿਸ ਦਿਨ ਬੱਚੇ ਦੇ period start ਹੋਏ ਆ ਉਸ ਦਿਨ ਤੋਂ ਲੈ ਕੇ ਛੇ ਤੱਕ ਤੁਸੀਂ ਉਹਦਾ blood purifier ਬੰਦ ਨੀ ਕਰਨਾ

but ਇਹ ਚੀਜ ਨਾ ਉਹ ਪਿਛੋਕੜ ਪਿੰਡਾਂ ਦੇ ਵਿੱਚ ਨਹੀਂ ਸਮਝਾਈਆਂ ਜਾਂਦੀਆਂ

ਨਾਂ ਹੀ ਦਸਿਆ ਜਾਵੇ ਉਹਨਾਂ ਨੂੰ ਪਤਾ ਹੀ ਨਹੀਂ ਕੀ blood purifier ਹੁੰਦਾ ਕੀ ਏ

ਜਿਸ ਏਰੀਏ ਤੋਂ mam ਬੇਲੋੰਗ ਕਰਦੀ ਆਂ ਉਸੇ ਏਰਇਆ ਦੇ ਵਿੱਚ ਵੀ ਬਹੁਤ ਵਢੀ ਇਹ problem ਹੈ ਕੀ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀ ਏ ਅਗਰ

lower part ਚ pain ਹੋ ਰਹੀ ਏ

ਸਿਰ ਚਕਰਾ ਰਿਹਾ ਜਾਂ vomiting's ਆ ਰਹੀ ਇਹਨਾਂ ਨੂੰ ਕੁਛ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਦਾ ਅਗ੍ਰਣ ਉਹਨਾਂ ਨੂੰ ਅਸੀਂ ਪੁਛਦੇ ਆ ਤਾਂ ਉਹ ਇਹੀ ਗੱਲ ਹੈ ਕੀ ਅਸੀਂ ਕਿਸੇ ਨੂੰ ਦਸਿਆ ਨਹੀਂ ਹੋਇਆ ਜਾਂ ਸਾਨੂੰ ਸਾਡੇ ਮੰਮਾ ਤੋਂ ਸ਼ਰਮ ਆਉਂਦੀ ਹੈ ਮਤਲਬ ਹਿਚਕਿਚੰਦੇ ਆਕਿਉਂਕਿ ਉਹ aware ਨਹੀਂ ਹੈ

ਉਹ ayurveda ਚੀਜ਼ਾਂ ਨਾਲ ਵੀ aware ਨਹੀਂ ਹੈ ਕਿਦਾਂ kitchen ਦੀਆਂ ਚੀਜਾ ਤੋਂ ਲੈ ਕੇ ਤੁਸੀਂ ਠੀਕ ਕਰ ਸਕਦੇ ਆਂ ਆਪਣੇ nineties ਦੇ time ਤੇ

ਆਪਣੇ time ਤੇ ਜਦੋਂ periods ਆਉਂਦੇ ਸੀ ਜਾਂ Harmon's change ਹੁੰਦੇ ਸੀ ਆਪਣੇ parents ਆਪਾਂ ਨੂੰ ਦਾਲ ਚਿੰਨੀ ਦਾ ਪਾਣੀ ਦਿੰਦੇ ਸੀ

ਕੁਛ ਨਾ ਕੁਛ ਕਰਦੇ ਸੀ ਆਪਾਂ

ਚਿਆਂ ਨੂੰ ਇਸ ਚੀਜ ਬਾਰੇ ਕੁਛ ਪਤਾ ਹੀ ਨਹੀਂ ਉਹ ਤਿੰਨ ਚਾਰ ਦਿਨ ਕਿਹੜੇ crucial ਹੁੰਦੇ ਆ ਉਹਨਾਂ ਦੇ hormones ਕਿਦਾਂ change ਹਾਂ ਉਹਨਾਂ ਦੇ mood swings ਕਿਦਾਂ ਆ ਰਹੇ ਏ ਤਾਂ ਉਹਨਾਂ ਨਾਲ ਬਚਿਆਂ ਨੂੰ deal ਕਰਨਾ ਬਹੁਤ ਚਾਹਿਦਾ ਮੈਂ ਬੜੇ ਬੱਚੇ ਦੇਖੇ ਏ mam ਤੁਸੀਂ ਹਰਾਨ ਰਹੋ ਗਏ ਕੀ ਬੱਚੇ ਕੀਆਂ ਕਈ ਰੋਂਦੇ ਹੀ

duration periods ਇਹਨਾਂ ਜਿਹੜੇ ਨੇ ਕੁਝ ਜਿਹੜੇ ਨੇ students ਨੇ ਉਹ ਅਕਸਰ ਹੀ ਰੋ ਰਹੇ ਏ

ਤਾਂ ਉਹ ਹਿਚਕਿਚਾਦੇ ਏ ਕੀਤੇ ਨਾ ਕੀਤੇ

ਮੇਰੀ knowledge ਦੇ ਵਿੱਚ ਜਿਹੜੇ student ਹੈ ਬਹੁਤ ਸਾਰੇ ਇਦਾਂ ਦੇ student ਆ ਜਿਹੜੇ ਜਿ ਹਨਾਂ ਦੇ periods ਦੀ ਬਹੁਤ ਵਡੀ problem ਹੈ problem ਹੋਣ ਦੇ ਕਾਰਣ ਉਹਨਾਂ ਦੀ ਬਣ ਚੁਕੇ ਆ

mam ਇਹ ਚੀਜ਼ਾਂ ਬਹੁਤ ਬੜੀਆਂ ਹੈ ਉਹਨਾਂ ਨੂੰ ਸਮਝ ਹੀ ਨਹੀਂ or ਅਗਰ ਪਤਾ ਅਗਰ ਅਸੀਂ ਬੱਚੇਆਂ ਨੂੰ ਪੁਛਦੇ ਆ mam ਆ ਬਚੇ ਇਹ ਵੀ ਨਹੀ ਦਸਦੇ ਕੀ ਸਾਡਾ cycle ਕਿੰਨੇ days ਦਾ ਹੈ

ਵਿੱਚ ਜਾਂ four days ਰਿਹੰਦੇ ਹੈ ਜਾਂ unequal ਆ ਰਹੇ ਹੈ ਨਹੀਂ ਉਸੇ ਕਰਕੇ ਹੀ ਤਾਂ ਅੱਜ ਕੱਲ ਆਪਾਂ ਦੇਖ ਦੇ ਹਾਂ ਕੀ ਜਦੋਂ ਬਚੇ ਬੜੇ ਹੋ ਜਾਂਦੇ ਆ ਕੋਈ ਕਿਹ ਦਿੰਦਾ ਜੀ ਸਾਡੇ ਰਸੋਲੀਆਂ ਹੋ ਗਈਆਂ

ਕਰਵਾ ਰਹੇ ਹਾਂ ਕਦੀ tubesਬੰਦ ਉਹ ਕਿਉਂ ਹੋ ਜਾਂਦੀਆਂ

ਉਹ ਚੀਜ਼ਾਂ ਨੂੰ ਜੇ ਅਸੀਂ ਬਚਿਆਂ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਦਸਦੇ ਰਹੀਏ ਆਪਣੇ

ਆਪਾਂ ਆਪਣੇ ਘਰਦਿਆਂ ਤੋਂ ਹੀ ਸ਼ੁਰੂ ਕਰੀਏ

days twenty days ਹੀ ਤੁਹਾਨੂੰ zunk food ਮਿਲੇ ਗਾ

ਬੜਾ ਫਰਕ ਪਾਏ ਗਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਆਪਾਂ ਆਪਦੇ ਵਿੱਚ ਆਦਤਾਂ ਬਦਲਾਂ ਗਏ ਤਾਂ

ਬਾਕੀਆਂ ਨੂੰ ਅਸੀਂ ਬਦਲ ਸਕਾਂਗੇ ਬਿਲਕੁਲ mam ਮੇਰੀ ਇੱਕ student ਹੈ ਹੁਣ ਥੋੜਾ time ਪਹਿਲਾਂ ਹੀ ਉਹਦੇ hormones change ਹੋਣ ਦੇ ਨਾਲ ਉਹਨੂੰ ਕੀ ਹੈ breast ਦੇ ਵਿੱਚ lobes ਹੋ ਗਏ

ਫਿਰ ਉਸ ਤੋਂ ਬਾਦ ਉਹਦੇ parents ਨਾਲ ਗੱਲ ਕੀਤੀ ਤਾ ਉਹਦੀ

ਕੀ ਲਓ ਬਚੇ ਜਿਹੜੇ ਨੇ ਖਾਲੀ ਬਚਿਆਂ ਨੂੰ ਹੀ parents ਨੂੰ ਵੀ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹਿਦਾ ਕੀ ਸਾਡੇ ਬੱਚੇ ਨੂੰ problem ਆ ਰਹੀ ਤਾਂ ਕਿਉਂ ਆ ਰਹੀ ਹੈ

problem ਹੈ ਕੇ ਇਹਨਾਂ ਨੂੰ knowledge ਨਹੀਂ ਹੈ ਨਾਈ ਤਾਂ ਏਡੀ ਛੋਟੀ ਉਮਰ ਦੇ ਵਿੱਚ ਇਹ problem ਆਣਾ ਬਹੁਤ ਵੱਡੀ ਗੱਲ ਹੈ mam

ਪੂਰੀ ਪੂਰੀ ਜਿਹੜੀ life ਹੈ ਉਹ change ਹੋ ਜਾਂਦੀ ਏ ਇਹਨਾਂ ਚੀਜ਼ਾਂ ਦੇ ਨਾਲ ਅਪ ਦੇ ਵਲੋਂ ਬੱਸ mam ਆਪਾਂ ਆਪਣੀ ਕੋਸ਼ਿਸ਼ ਰਹੇ ਗੀ ਜਿਹੜਾ ਬੰਦਾ ਮਿਲੇ ਆਪਾਂ ਉਹਨਾਂ ਦੀ help ਕਰੀਏ ਹਨਾ